ਸਾਈਡਾਂ ਤੇ ਬਿਜਲੀ ਵਾਲੀਆਂ ਤਾਰਾਂ ਵੀ ਲੱਗੀਆਂ ਹੋਈਆਂ ਹਨ।

ਏਧਰ ਅਸੀਂ ਦੇਖ ਰਹੇ ਹਾਂ ਕਿ ਇੱਕ ਲਾਲ ਰੰਗ ਦਾ ਟਰੈਕਟਰ ਹੈ ਜਿਸ ਉੱਪਰ ਇੱਕ ਆਦਮੀ ਬੈਠਾ ਹੋਇਆ ਹੈ ਉਸਨੇ--

ਤੇ ਹੋਰ ਵੀ ਦੂਰ ਇੱਕ ਬੱਚਾ ਖੜਾ ਹੈ ਤੇ ਦੋ ਤਿੰਨ ਆਦਮੀ ਹੋਰ ਖੜੇ ਦਿਖ ਰਹੇ ਹਨ।

ਹਵਾ ਭਰਨ ਵਾਲਾ ਪੰਪ ਪਿਆ ਹੋਇਆ ਹੈ ਸਾਈਕਲਾਂ ਵਾਲੇ ਟਾਇਰ ਪਏ ਹੋਏ ਹਨ ਤੇ ਛੋਟੇ ਛੋਟੇ ਬੱਚਿਆਂ ਵਾਲੇ ਸਾਈਕਲ ਵੀ ਪਏ ਹੋਏ ਹਨ।

ਜਿਸ ਨੇ ਹੱਥ ਦੇ ਵਿੱਚ ਚਿੱਟੇ ਰੰਗ ਦਾ ਫੁੱਲ ਪਕੜਿਆ ਹੋਇਆ ਹੈ ਤੇ ਕਾਫੀ ਸਾਰੀਆਂ ਆਸ ਪਾਸ ਝਾੜੀਆਂ ਲੱਗੀਆਂ ਹੋਈਆਂ ਹਨ।

ਇਧਰ ਹੀ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਰਕ ਦੇ ਵਿੱਚ--

ਕੋਲ ਹੀ ਇੱਕ ਔਰਤ ਖੜੀ ਹੈ ਤੇ ਇੱਕ ਕੁਰਸੀ ਪਈ ਹੋਈ ਹੈ ਤੇ ਕੁਰਸੀ ਦੇ ਉੱਤੇ ਇੱਕ ਛੋਟਾ ਬੱਚਾ ਖੜਾ ਹੈ।

ਤੇ ਹੋਰ ਵੀ ਕਾਫੀ ਸਾਰੇ ਟੇਬਲ ਤੇ ਕੁਰਸੀਆਂ ਲੱਗੀਆਂ ਹੋਈਆਂ ਹਨ ਤੇ ਟੇਬਲਾਂ ਦੇ ਉੱਤੇ ਕੱਚ ਦੇ ਗਲਾਸ ਪਏ ਹਨ।

ਇਧਰ ਅਸੀਂ ਇੱਕ ਕਰਿਆਨੇ ਦੀ ਦੁਕਾਨ ਦੇਖ ਰਹੇ ਹਾਂ ਜਿਸ ਦੇ ਬਾਹਰ ਪਾਣੀ ਵਾਲੀਆਂ ਬੋਤਲਾਂ --

ਕੁਸ਼ ਕ੍ਰੀਮਾਂ ਰੱਖਿਆਂ ਹੋਈਆਂ ਹਨ ਤੇ ਖੁੰਜੇ ਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਹੈ।

ਇਧਰ ਅਸੀਂ ਇੱਕ ਬੋਹੁਤ ਸੋਹਣਾ ਮੋਰ ਦੇਖ ਰਹੇ ਹਾਂ ਤੇ ਇੱਕ ਲੜਕੀ ਵੀ ਪੈਦਲ ਜਾ ਰਹੀ ਹੈ।

ਇੱਧਰ ਅੱਸੀ ਇੱਕ ਸੰਗਮ ਪੈਲੇਸ ਦੇਖ ਰਹੇ ਹਾਂ ਜਿੱਸ ਨੂੰ ਕਾਲੇ ਰੰਗ ਦਾ ਦਰਵਾਜਾ ਲੱਗਾ ਹੋਇਆ ਹੈ।

ਇੱਕ ਕੁਰਸੀ ਉੱਤੇ ਇੱਕ ਲੜਕਾ ਬੈਠ ਕੇ ਫੋਨ ਚਲਾ ਰਹਾ ਹੈ ਇੱਕ ਲੜਕਾ ਹੋਰ ਕੁਰਸੀ ਤੇ ਬੈਠ ਕੇ ਆਪਣਾ ਕੰਮ ਕਰ ਰਹਾ ਹੈ।